ਜਿਵੇਂ ਕੀ ਇੱਕ ਹੈਗੀ ਏ ਆਪਣੀ ਵਿਟੋ pension ਵਿਟੋ pension ਦੇ ਵਿੱਚ ਇਹ ਹੈਗਾ ਕੀ ਜਦੋਂ ਮਤਲਬ ਜਿਹੜੇ ਉਹਨਾ ਦੇ ਬੱਚੇ ਹੁੰਦੇ ਨੇ ਜਿਹੜੀ ਵਿਦੋਰਥ ਹੈਗੀ ਏ

ਉਹ ਵੀ ਜਿੰਨੀ ਕ mother ਨੂੰ ਮਿਲਦੀ ਹੈਗੀ ਏ ਢਾਈ ਸੋ ਰੁਪਇਆ ਉੰਨੀ ਹੀ ਮਤਲਬ ਬੱਚੇ ਨੂੰ ਮਿਲਦੀ ਹੈਗੀ ਏ ਜੇ ਬੱਚੇ ਦੋ ਨੇ ਤਾਂ ਦੋ ਦੀ ਮਿਲੂਗੀ ਅਠਾਰਾ ਸਾਲ ਤੋਂ ਬਾਅਦ ਜਿਹੜੀ government ਹੈਗੀ ਏ

ਜੇ ਅਠਾਰਾ ਸਾਲ ਤੋਂ ਆਪਣਾ ਬੱਚਾ ਉਪਰ ਹੋ ਗਿਆ ਤਾਂ ਮਤਲਬ ਫੇਰ ਬਿਲਕੁਲ ਬੰਦ ਹੋ ਜਾਂਦੀ ਏ ਵੀ ਇਹਦੇ ਚ ਕੀ ਏ ਵੀ ਉਹਨਾ ਦਾ ਅੰਗੂਠੇ ਦੀ stamp ਲੱਗਦੀ ਏ ਕਿਆ proof ਹੁੰਦਾ ਕੀ ਬੱਚਾ ਸਾਡੇ ਕੋਲ ਅੱਜ ਅਠਾਰਾ ਸਾਲ ਦਾ ਹੋ ਗਿਆ ਤੇ ਹੁਣ ਸਾਨੂੰ ਬੰਦ ਕਰ ਦੇਣੀ ਚਾਹੀਦੀ ਏ ਜਿਸ ਤਰ੍ਹਾਂ ਪਹਿਲਾਂ ਆਪਾਂ pension ਤਾਂ ਲਗਦੀ ਹੈਗੀ ਏ ਉਹ pension ਦੇ ਵਿੱਚ ਆਪਣੇ document ਜਾਂਦੇ ਨੇ ਮਤਲਬ ਮੰਮੀ ਦੇ

ਦੇ ਜਦੋਂ document ਜਾਂਦੇ ਨੇ ਤਾਂ ਉਹਦੇ ਵਿੱਚ ਬੱਚੇ ਦਾ ਵੀ ਨਾਲ ਅਧਾਰ card ਜਾਂਦਾ ਹੈਗਾ ਜਿਵੇਂ government ਕੋਲ ਤਾਂ ਆਪਣਾ ਸਾਰਾ ਇਹਨਾ ਦਾ ਪੋਹੁੰਚਿਆ ਹੁੰਦਾ ਹੈਗਾ ਹਨਾ document ਵਗੈਰਾ ਉਹਦੇ ਤੋਂ ਜੇ check ਕਰਦੇ ਰਹਿੰਦੇ ਨੇ ਨਾ time to time ਕੀ ਬੱਚਾ ਇੰਨਾ ਦਾ ਅਠਾਰਾ ਸਾਲ ਦਾ ਹੋ ਗਿਆ ਅਠਾਰਾ ਸਾਲ ਬਾਅਦ ਜਿਹੜੀ pension ਹੈਗੀ ਏ ਬੱਚਿਆਂ ਦੀ ਬੰਦ ਕਰ ਦਿੱਤੀ ਜਾਉਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਠਾਰਾ ਸਾਲ ਤੋਂ ਬਾਅਦ ਕਈ ਵਾਰੀ ਏ ਹੁੰਦਾ ਇੱਕੀ ਸਾਲ ਤੱਕ ਵੀ ਚਲਾਈ ਜਾਂਦੀ ਏ ਸਰਕਾਰ ਜੇ ਕਵੇ ਨਹੀਂ ਅਣਗਹਿਲੀ ਕਿੱਥੇ ਹੋ ਜਾਂਦੀ ਹੈਗੀ ਏ

ਉਹਨਾ ਦੇ ਰਾਸ਼ਨ card ਬਣਦੇ ਨੇ ਜੀ ਆਪਣੇ ਮਤਲਬ ਜਿਹੜੀ ਘਰ ਦੀ ਮਹਿਲਾ ਜਿਹੜੀ ਹੈਗੀ ਏ ਪ੍ਰਧਾਨ ਹੈਗੀ ਏ ਮੁੱਖੀ ਮਹਿਲਾ

ਜਿਵੇਂ ਆਪਣੇ ਰਾਸ਼ਣ card ਦੇ ਵਿੱਚ ਲੱਗਦੇ ਹੁੰਦੇ ਸੀਗੇ

ਉਹਦੇ ਵੀ document ਨਾਲ ਲੱਗਦੇ ਨੇ ਤੇ ਫੇਰ ਆਪਣਾ ਜਿਹੜਾ ਰਾਸ਼ਣ card ਹੈਗਾ government ਦੇ ਜਿਹੜੀਆਂ ਮਤਲਬ schemes ਦੇ according ਜਿਵੇਂ ਜਿਵੇਂ ਆਪਾਂ document ਪੂਰੇ ਹੋ ਜਾਂਦੇ ਨੇ ਸਾਰੀ ਕਾਰਵਾਈ ਸਰਕਾਰ ਦੀ ਪੂਰੀ ਹੋ ਜਾਂਦੀ ਏ ਤਾਂ ਫੇਰ ਉਹ ਆਪਣਾ ਜਿਹੜਾ ਰਾਸ਼ਣ card ਹੈਗਾ ਉਹ ਆਪਣਾ ਇੱਕ smart card ਜਿੰਨੂ ਆਪਾਂ ਕਹਿ ਦਿਨੇ ਆ ਤੇ ਕੈਪਟਨ ਅਮਰਿੰਦਰ ਦੀ photo ਲਗੀ ਵੀ ਹੈਗੀ ਅੱਜ ਵੀ ਉਹ card ਦੇ ਉਤੇ ਆਪਾਂ ਨੂੰ ਕਣਕ ਮਿਲਦੀ ਏ ਜਿਵੇਂ ਤੁਸੀਂ ਕਹਿ ਰਹੇ ਓ ਕੇ ਦੋ ਰੁਪਏ ਕਿੱਲੋ ਵਾਲੀ ਕਣਕ ਹੁਣ ਤਾਂ ਉਹ free ਮਿਲਦੀ ਏ ਕਣਕ ਇੱਕ center ਸਰਕਾਰ ਵੱਲੋ ਵੀ ਮਿਲਦੀ ਏ ਕਣਕ ਉਹ ਵੀ ਆਪਾਂ ਨੂੰ free ਮਿਲਦੀ ਏ ਜਾਂ ਦੋ ਰੁਪਏ

ਹਾਂਜੀ ਹਾਂ ਉਹ ਪਹਿਲਾਂ ਆਪਾਂ ਨੂੰ ਦੋ ਰੁਪਏ ਕਿੱਲੋ ਵਾਲੀ ਕਣਕ ਸੀ ਬਾਦਲ ਸਰਕਾਰ ਪੰਜਾਬ ਸਰਕਾਰ ਦੀ ਸੀ ਉਸ ਤੋਂ ਬਾਅਦ ਜਿਹੜੀ ਤੁਸੀਂ center ਸਰਕਾਰ ਦੀ ਗੱਲ ਕਰ ਰਹੇ ਓ ਉਹ free ਮਿਲਦੀ ਸੀ

education ਜਿਹੜੀ ਹੈਗੀ ਏ ਬੱਚਿਆਂ ਨੂੰ free of cost ਜਿਹੜੇ ਕਿ ਸਰਕਾਰੀ school ਦੇ ਬੱਚੇ ਨੇ

ਜਿਹੜੀ ਸਰਕਾਰ ਹੈਗੀ ਏ ਉਹੀ provide ਕਰਦੀ ਹੈਗੀ ਏ ਤੇ ਉਸ ਤੋਂ ਇਲਾਵਾ education ਦੇ ਨਾਲ ਨਾਲ ਜਿਹੜਾ ਮਤਲਬ study material ਹੈਗਾ ਤੇ ਉਹਦੇ ਨਾਲ shoes ਵਗੈਰਾ ਵੀ uniform ਉਹ ਵੀ government ਦੇ ਰਹੀ ਹੈਗੀ ਏ ਅੱਜ ਮੈਂ ਸੁਣਿਆ ਵੀ ਜਿਹੜਾ CTI ਕਰਦੇ ਨੇ ਲੋਗ ਬੱਚੇ ਆਪਣੀਆਂ ਸਿਖਿਆਰਥਾ ਸਿੱਖ ਕੇ

ਤੇ bill ਕਿਸੇ ਵੀ category ਚ ਪਹਿਲਾਂ ਕੀ ਹੁੰਦਾ ਸੀ schedule caste ਵਾਲੀਆਂ ਨੂੰ ਅਨੂਸੀ ਅਨੁਸੂਚੀਤ ਜਾਤੀ ਵਾਲੀਆਂ ਨੂੰ free of study ਕਰਾਈ ਜਾਂਦੀ ਸੀ ਪਰ ਉਹ ਅੱਜਕਲ ਕਹਿੰਦੇ

ਜਿਹੜੇ general ਹੈਗੇ ਨੇ ਉਹਨਾ ਕੋਲ ਪੈਂਤੀ ਸੋ ਰੁਪਇਆ I think ITA ਵਾਲੇ ਲੈਂਦੇ ਨੇ ਜਿਹੜੀ ਆਹ scheme ਤੁਸੀਂ ਦਸ ਰਹੇ ਹੈਗੇ ਓ

ਤੇ ਉਹਦੇ ਵਿੱਚ ਉਹ ਪੈਂਤੀ ਸੋ ਰੁਪਇਆ ਲੈਂਦੇ ਨੇ general category ਤੋਂ ਜਿਹੜੀ SC category ਹੈਗੀ ਏ ਉਹਨਾ ਦੀ ਜਿਹੜੀ ਹੈਗੀ ਏ ਬਿਲਕੁਲ free of cost ਹੈਗੀ ਏ ਤੇ ਜਿਹੜਾ ਮਤਲਬ BC ਨੇ ਉਹਨਾ ਨੂੰ ਵੀ free of cost ਹੈ ਨਹੀਂ ਮੈਂ teacher training ਦੀ ਗੱਲ ਕਰ ਰਹੀ ਆ ਇਹਦੇ ਵਿੱਚ ਵੀ ਸਰਕਾਰ ਨੇ ਨਵਾ ਹੀ ਕੱਡਿਏ

ਬਾਰੇ ਨੀ ਪਤਾ ਮੈਨੂੰ ITA ਵਲੋ ਤਾਂ ਮੇਰੇ ਅੱਛੇ link ਹੈਗੇ ਏ ਪਤਾ ਹਾਂਜੀ ਤੇ ਦੂਜਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਸੀ ਵੀ ਪੰਜਾਬ ਸਰਕਾਰ ਜਿਵੇਂ ਹੁਣ ਗਰੀਬ ਘਰ ਦੀ ਕੁੜੀਆਂ ਨੇ ਉਹਨਾ ਨੂੰ ਅਹ ਵਿਆਉਣ ਲਈ ਜਿਵੇਂ ਹੁਣ ਕਿਸੇ ਦੇ parents ਇੰਨੇ ਰੁਜਗਾਰ ਨਹੀਂ ਕਮਾਉਂਦੇ ਤਾਂ ਫੇਰ ਉਹਨਾ ਲਈ ਵੀ ਕੁੱਝ ਸਹਿਯੋਗ ਦੇਂਦੀਆਂ ਨੇ ਹਾਂਜੀ ਜਿਹੜੀ ਇਹ ਆਪਣੇ ਵਿਆਹ ਵਾਲੀ ਲੜਕੀ ਜਿਹੜੀ ਵਿਆਪਤਾ ਹੁੰਦੀ ਏ ਉਹਦੇ ਨਾਮ ਤੇ ਨਾ ਇੱਕ ਫਾਰਮ ਭਰਿਆ ਜਾਂਦਾ ਜਿਹੜੇ ਫਾਰਮ ਦਾ ਨਾਮ ਹੈਗਾ shogun scheme ਕੇ ਵਿਆਹ ਦਾ ਇਹਦਾ shogun ਹੈਗਾ government ਦੇਂਦੀ ਹੈਗੀ ਏ ਉਹਦੇ ਵਿੱਚ amount ਹੈਗੀ ਏ ਸ਼ਾਇਦ ਮੈਨੂੰ ਲੱਗਦਾ ਤੁਹਾਡੇ ਨਾਲ ਪਹਿਲਾਂ ਵੀ ਗੱਲ ਹੋਈ ਸੀ

ਹਾਂਜੀ ਇਕਵੰਜਾ ਹਜਾਰ ਰੁਪਇਆ ਜਿਹੜੀ amount ਹੈਗੀ ਏ ਉਹ ਉਸ ਬੱਚੇ ਦੇ ਖਾਤੇ ਦੇ ਵਿੱਚ ਹੀ ਆ ਜਾਂਦੀ ਹੈਗੀ ਏ ਜਿਸ ਬੱਚੀ ਦਾ ਵਿਆਹ ਹੈਗਾ ਉਹਦੇ ਖਾਤੇ ਦੇ ਵਿੱਚ ਇਕਵੰਜਾ ਹਜਾਰ ਰੁਪਇਆ government ਵੱਲੋ ਆਂਦਾ ਹੈਗਾ ਇਹਦੇ ਵੀ ਕੋਈ proof ਵਗੈਰਾ ਲੱਗਦੇ ਹੋਣੇ ਏ ਹਾਂਜੀ document ਲੱਗਦੇ ਹੈਗੇ ਉਹਦੇ father ਕੀ ਕੰਮ ਕਰਦੇ ਹੈਗੇ ਏ ਹੁਣ ਤਾਂ ਮਤਲਬ parents ਦੇ ਸਾਰੇ documents ਲੱਗਦੇ ਹੈਗੇ ਏ ਬੱਚੇ ਦੇ ਖੁੱਦ ਦੇ ਲੱਗਦੇ ਏ ਪਰ ਜਿਹੜਾ account number ਹੈਗਾ ਉਹ ਬੱਚੀ ਦਾ ਹੀ ਆਂਦਾ ਜਿਹਦੀ ਕਿ marriage ਹੋਵੇ ਕੁੜੀ ਦੀ ਉਹਦੇ ਵਿੱਚ ਉਹਦਾ account number ਲੱਗਦਾ ਹੈਗਾ ਤੇ ਉਹ ਇਦੀ ਇਕਵੰਜਾ ਹਜਾਰ ਹੈਗੇ ਵਿੱਚ ਤੋਂ ਬਾਅਦ ਉਹ ਜਿਹੜੀ ਰਕਮ ਹੈਗੀ ਏ ਉਹਨਾ ਨੂੰ ਦਿੱਤੀ ਜਾਂਦੀ ਹੈਗੀ ਏ ਤੇ ਜਿਵੇਂ ਹੀ ਮਤਲਬ ਜਿਵੇਂ ਹੋਰ ਹੋਗੀਆਂ ਦਾਲ ਆਟਾ ਚਾਵਲ ਤੋਂ ਬਾਅਦ education ਹੋਗੀ education ਦੇ ਨਾਲ ਨਾਲ ਆਪਣਾ pensionable ਹੋ ਗਏ ਤੇ ਉਸ ਤੋਂ ਇਲਾਵਾ ਜਿਵੇਂ ਕੀ ਅਗਰ ਕੋਈ medical ਜਿਹੜਾ ਹੈਗਾ ਕੋਈ ਸਰਕਾਰੀ ਜਿਹੜੀ ਹਸਪਤਾਲ ਹੈਗੇ ਨੇ ਉਹਨਾ ਵਿੱਚ ਆਪਾਂ ਨੂੰ ਕਾਫੀ ਸੁਵਿਦਾ ਮਿਲਦੀ ਏ ਜਿਵੇਂ ਤੁਹਾਨੂੰ ਪਤਾ ਈ ਹੋਊਗਾ

dispensary ਵਗੈਰਾ ਚ free ਇਲਾਜ ਹੁੰਦਾ ਸਰਕਾਰੀ ਚ ਮੇਰੇ ਖਿਆਲ ਨਾਲ

ਸਰਕਾਰੀ ਵਿੱਚ ਇਲਾਜ free ਹੁੰਦਾ ਇੱਕ ਤੁਹਾਨੂੰ ਪਤਾ ਹਉਗਾ ਕੇ ਹੁਣ ਪਿੱਛੇ ਜੇ ਜਾ ਕੇ ਨਾ ਇਹਨਾ ਦਾ smart card ਹੈਗਾ ਉਹਨਾ ਦੇ ਆਉਸ਼ਮਾਨ card ਵੀ ਬਣੇ ਹੈਗੇ ਏ

ਹਾਂਜੀ ਹਾਂਜੀ ਮੈਂ ਸੁਣਿਆ ਸੀ ਇਸ scheme ਬਾਰੇ ਵੀ

ਵੀ ਜਿਹਦੇ ਵਿੱਚ ਪੰਜ ਲੱਖ ਰੁਪਏ ਤੱਕ ਦਾ free ਜੀਵਨ

ਤੇ ਜਦੋਂ ਵੀ ਆਪਣਾ medical ਜਦੋਂ ਕੋਈ operation ਹੁੰਦਾ but ਉਹ ਆਉਸ਼ਮਾਨ card ਉਦੋਂ ਚੱਲਦਾ ਜਦੋਂ ਕੇ patient admit ਹੁੰਦਾ ਅਗਰ ਅਸੀਂ routine ਦੇ ਵਿੱਚ checkup ਕਰਾਨ ਜਾ ਰਹੇ ਆ ਤਾਂ ਉਹਦੇ ਵਿੱਚ ਤਾਂ ਸਾਨੂੰ ਦੱਸ ਰੁਪਏ ਪਰਚੀ ਦੇ ਵੀ ਦੇਣੇ ਹੀ ਪੈਣਗੇ ਮਤਲਬ ਇਹ ਏ ਵੀ ਜਦੋਂ ਤੱਕ patient ਦਾ ਕੋਈ serious ਬਿਮਾਰੀ ਨਾਲ ਪੀੜਿਤ ਨਾ ਹੋਵੇ ਉਦੋਂ ਤੱਕ ਉਹਦਾ ਇਲਾਜ normal ਇਲਾਜ ਲਈ ਨਹੀਂ ਤੁਸੀਂ ਉਸ ਤੋਂ ਫਾਇਦਾ

regular ਜਿਹੜਾ ਇਲਾਜ ਹੈਗਾ ਉਹਦੇ ਲਈ ਨੀਂ ਹੁੰਦਾ ਜਦੋਂ ਬੱਚਾ ਜਾਂ ਕੋਈ ਵੀ ਬਜੁਰਗ ਕੋਈ ਵੀ ਹੈਗਾ ਮਰੀਜ ਜਿਹੜਾ ਹੈਗਾ

ਹਸਪਤਾਲ ਦੇ ਵਿੱਚ ਦਾਖਲ ਹੁੰਦਾ ਹੈਗਾ ਮੰਨਲੋ ਤੁਸੀਂ ਚੱਕਰ ਖਾ ਕੇ ਗਿਰਗੇ spoke ਤਾਂ ਤੁਹਾਨੂੰ ਉੱਥੇ ਉਹਨਾ ਨੇ admit ਕਰ ਲਿਆ ਉਹਨਾ ਨੇ ਤੁਹਾਡਾ ਕੁੱਝ BP check ਕੀਤਾ ਦੋ ਚਾਰ injection ਲਗਾ ਤੇ ਜਾਂ ਤੁਹਾਨੂੰ ਕੋਈ ਉੱਥੋ medicine free ਚ ਦੇਤੀ ਤਾਂ ਤੁਹਾਡੀ ਇੱਕ ਜਿਹੜੀ file ਹੈਗੀ ਏ ਉੱਥੇ ਤਿਆਰ ਹੋ ਜਾਂਦੀ ਏ ਉਹ file ਜਿੰਨੀ ਆਪਣੀ ਤਿਆਰ ਹੋਈ ਤਾਂ ਤੁਹਾਡਾ ਆਉਸ਼ਮਾਨ card ਜਿਹੜਾ ਹੈਗਾ dear card ਤੇ ਆਉਸ਼ਮਾਨ card ਤੇ ਜਿਹੜਾ ਮਰੀਜ ਹੋਊਗਾ ਉਹਦਾ thumb ਲਗੂਗਾ ਉੱਥੇ ਸਰਕਾਰੀ ਹਸਪਤਾਲ ਦੇ ਅੰਦਰ ਹੀ ਲੱਗਦਾ ਇਹ thumb ਜਿਹੜਾ ਹੈਗਾ ਤੇ ਉਹਦੇ ਵਿੱਚ ਆਪਾਂ ਨੂੰ ਕੀ ਕੀਤਾ ਜਾਂਦਾ ਹੈਗਾ

ਤੇ ਉਹ ਜਿਹੜੀ ਹੈਗੀ ਏ ਸੋ ਰੁਪਇਆ ਉਹਦੇ ਵਿਚੋ ਹੀ ਕੱਡ ਦਿੱਤਾ ਜਾਂਦਾ ਹੈਗਾ ਤੇ ਬਾਕੀ ਜਿਹੜਾ ਦਵਾਈ ਦਾ ਇਲਾਜ ਹੈਗਾ ਉਹ ਕੀਤਾ ਜਾਂਦਾ ਹੈਗਾ ਇਦਾ ਬਾਕੀ ਸਰਕਾਰੀ ਹਸਪਤਾਲ ਦੇ ਵਿੱਚ ਦਵਾਇਆ ਮੇਰੇ ਖਿਆਲ ਨਾਲ free ਦਿੱਤੀਆਂ ਜਾਂਦੀਆਂ ਅੱਜਕਲ ਕਿਉਂਕਿ ਅਹ ਸਰਕਾਰ ਦੀ ਸਕੀਮਾ ਆਉਂਦੀਆਂ ਰਹਿੰਦੀਆਂ ਨੇ ਇਹਦੇ ਵਿੱਚ ਜਿਵੇਂ ਕੋਈ ਵੀ ਨਵਾ ਟਿਕਾ ਕਰਨ ਹੋਵੇ ਬੱਚੇ ਲਈ ਹੋਵੇ ਚਾਹੇ ਜਾਂ ਫੇਰ ਉਹ ਕਿਸੇ ਬਿਮਾਰੀ ਨੂੰ ਲੈ ਕੇ ਹੋਵੇ ਉਹ ਵੀ ਮੇਰੇ ਖਿਆਲ ਨਾਲ

ਪਿੰਡ ਹੁੰਦਾ ਮਤਲਬ ਵੀ ਦਿਨ ਚ ਇੱਕ ਪਾਸੇ ਰੋਜ ਹੀ ਮਤਲਬ

ਇਹਦੇ ਵਿੱਚ ਮਤਲਬ ਨਾ ਜਿਵੇਂ ਪਿੰਡਾ ਵਿੱਚ ਹੋਗਿਆ ਜਾਂ ਸ਼ਹਿਰ ਚ ਹੋ ਗਿਆ days decide ਕੀਤੇ ਹੁੰਦੇ ਨੇ ਦਿਨ ਮਤਲਬ divide ਕੀਤੇ ਹੁੰਦੇ ਨੇ ਬੀ ਬੁਧਵਾਰ ਨੂੰ ਇਸ ਸ਼ਹਿਰ ਚ ਲੱਗਣਾ ਮੰਗਲਵਾਰ ਨੂੰ ਉੱਥੇ ਲੱਗਣਾ ਸੋਮਵਾਰ ਨੂੰ ਉੱਥੇ ਲੱਗਣਾ ਹੈਗਾ ਚਾਹੇ ਉਹ pregnant ਔਰਤਾ ਨੇ ਜਾਂ ਫੇਰ ਚਾਹੇ ਉਹ ਦੂਸਰੀਆਂ ਔਰਤਾ ਨੇ ਉਹਨਾ ਦੀ ਵੀ ਜਿਹੜਾ ਸਾਰਾ ਇਲਾਜ ਹੈਗਾ government ਵਲੋ free ਹੁੰਦਾ ਹੈਗਾ

ਤਾਂ ਉਹਦੇ ਵਿੱਚ ਆਪਣਾ ਜਿਹੜੇ doctor ਨੇ ਉਹ ਘਰ ਘਰ ਵੀ survey ਕਰ ਕੇ injection ਲਾਂਦੇ ਨੇ

ਤੇ ਮੈਂ ਛੱਬੀ ਜਨਵਰੀ ਨੂੰ ਸੁਣਿਆ ਵੀ ਜਿਹੜੀਆ ਵਿਦਵਾ ਔਰਤਾ ਹੁੰਦੀਆਂ ਜਾਂ ਫੇਰ ਲੋੜਵੰਦ ਔਰਤਾ ਹੁੰਦੀਆਂ ਉਹਨਾ ਨੂੰ ਸਰਕਾਰ ਮਤਲਬ machine ਸਲਾਈ ਮਸ਼ੀਨਾ ਦੀ ਵੀ scheme

ਵੀ ਉਹ ਵੀ ਦੇਂਦੀ ਏ ਵੀ ਤਾਂ ਕੀ ਉਹ ਆਪਣਾ ਰੁਜਗਾਰ

ਅਗਰ ਕੋਈ ਵਿਦੋ ਏ ਜਾਂ ਫੇਰ ਕੋਈ needy ਏ ਲੋੜਵੰਦ ਹੈਗੀ ਏ ਤਾਂ ਉਸ ਨੇ ਜਾ ਕੇ ਆਪਣਾ DC office ਦੇ ਵਿੱਚ ਪੂਰਾ ਵੇਰਵਾ ਦੇਣਾ ਹੁੰਦਾ ਹੈਗਾ ਕੀ ਮੇਰੇ husband ਇੱਦਾਂ ਇੱਦਾਂ ਹੋਗੇ ਜਾ ਫੇਰ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਘਰਦਿਆ ਦਾ ਕੰਮ ਨੀ ਹੈਗਾ ਮੈਂ ਲੋੜਵੰਦ ਹੈਗੀ ਆ ਤੇ ਮੈਨੂੰ ਸਲਾਈ machine ਇੱਕ application ਲਿਖਣੀ ਪੈਂਦੀ ਏ ਪ੍ਰ੍ਫੋਰਮਾ ਬਣਿਆ ਹੁੰਦਾ ਹੈਗਾ ਉਹਦੇ ਚ ਮਤਲਬ format ਦੇ ਵਿੱਚ ਭਰਨਾ ਪੈਂਦਾ ਆਪਾਂ ਨੂੰ ਕੀ ਅਸੀਂ ਕਿਉਂ ਲੈ ਰਹੇ ਆ ਸਲਾਈ machine ਫੇਰ ਕਿੱਥੇ ਇਹ ਵੀ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਪਹਿਲਾਂ ਜਾ ਕੇ ਭਰਨਾ ਪੈਂਦਾ ਹੈਗਾ ਤੇ ਇੱਕ ਹੋਰ ਜਿਵੇਂ ਆਪਾਂ ਨੇ ਕਾਰੋਬਾਰ ਕੋਈ start ਕਰਨਾ ਕੋਈ ਬੱਚੀ ਕੰਮ ਸ਼ੁਰੂ ਕਰਨਾ ਚਾਉਂਦੀ ਏ ਜਾਂ ਫੇਰ ਕਿਸੇ ਦੇ ਘਰ ਦੇ ਜਿਵੇਂ ਹਨਾ ਅਹ ਡੈਰੀ ਪਾਲਣ ਵਗੈਰਾ ਜਾਂ ਜੋ ਵੀ ਏ ਹਨਾ ਮਜ ਅਹ ਮਝਾ ਪਾਲਣ ਵਗੈਰਾ ਦਾ ਕੋਈ ਕੰਮ ਕਰਦੇ ਨੇ ਉਹਨਾ ਨੇ ਉਹਦੇ ਲਈ ਕਰਜ਼ਾ ਲੈਣਾ ਜਾਂ loan ਲੈਣਾ ਤਾਂ ਸਰਕਾਰ

ਤੁਹਾਨੂੰ ਇਦੇ ਬਾਰੇ ਪਤਾ ਹੈਗਾ ਤਾਂ explain ਕਰ ਦੋ ਮੈਨੂੰ ਮਤਲਬ ਕਰਜਿਆ ਵਾਲੇ ਬਾਰੇ ਘੱਟ knowledge ਹੈਗੀ ਏ ਹਾਂਜੀ ਇੱਦਾਂ ਵੀ ਜਿਹੜੇ ਵੀ ਸਰਕਾਰ ਜਿਵੇਂ ਹੁਣ ਕਿਸੇ ਨੇ ਕਰਜ਼ਾ ਲੈਣਾ ਤਾਂ ਉਹਦੇ ਲਈ ਸਰਕਾਰ ਵਲੋ ਪੈਸਾ ਦੈਂਦੀ ਏ ਪੰਜਾਹ ਪੰਜਾਹ ਹਜਾਰ ਕਰਕੇ ਤੇ ਉਹ ਤੋਂ ਬਾਅਦ ਇੰਨਾ ਦੀ checking ਹੁੰਦੀ ਏ ਬੀ ਜਿਵੇਂ ਹੁਣ ਕਿਸੇ ਨੇ ਆਪਣੇ ਮਝਾ ਲਈ ਮੱਝਾ ਖਰੀਦਣੀਆਂ ਨੇ ਤਾਂ ਇਹ ਸਭ ਤੋਂ ਪਹਿਲਾਂ ਇਹਨਾ ਦਾ half payment ਆਉਂਦੀ ਏ ਇੱਕ ਮੈਂ ਪਿੰਡਾ ਦੇ ਵਿੱਚ ਏ ਵੀ ਦੇਖਿਆ ਸੀ ਕੀ ਜਿਹੜੀਆਂ ਮਤਲਬ ਪਿੰਡ ਦੇ ਵਿੱਚ ladies ਨੇ ਮੱਕਝਾ ਆਪਣੀਆਂ ਘਰ ਦੇ ਰੱਖੀਆਂ ਪਈਆਂ ਨੇ ਉਹ ਦੁੱਧ ਵਗੈਰਾ ਵੇਚ ਕੇ ਆਪਣੇ ਘਰ ਦਾ ਗੁਜਾਰਾ ਕਰਦੀਆਂ ਨੇ ਉਹਦੇ ਵਿੱਚ ਨਾ ਮਝਾ ਨੇ ਨਾ ਜਿਹੜੇ ਕੰਨ ਦੇ ਉੱਤੇ ਨਾ yellow color ਦਾ ਨਾ ਇੱਕ tag ਲੱਗਿਆ ਹੁੰਦਾ ਹੈਗਾ ਤੁਹਾਨੂੰ ਉਹਦੇ ਬਾਰੇ ਪਤਾ ਹੈਗਾ

ਹਾਂ ਮੈਂ ਵੀ ਕਿਸੇ ਤੋਂ ਪੁੱਛਿਆ ਸੀ ਕੀ ਜਿਹੜੀਆਂ ਮੱਝਾ ਆਪਾਂ government ਦੇ loan ਤੋ ਲੈ ਕੇ loan ਤੇ ਲੈਣੇ ਆ ਨਾ ਮੱਝਾ

ਉਹਨਾ ਦੀ ਜਿਹੜੀ ਹੈਗੀ ਏ ਉਹ tag ਉਹਨਾਂ ਦੀ ਇੱਕ ਨਿਸ਼ਾਨੀ ਹੈਗੀ ਏ ਕੀ ਇਹ ਸਰਕਾਰੀ loan ਤੇ ਮਝਾ ਇਹਨਾ ਨੇ ਲਈਆਂ ਪਈਆਂ ਹੈਗੀਆਂ ਨੇ ਤਾਂ ਇਹ ਮਝਾ ਦੇ ਉਤੇ tag ਲੱਗਿਆ ਹੁੰਦਾ ਹੈਗਾ

ਇੱਦਾਂ ਈ ਵੀ ਹੋਰ ਵੀ ਪੰਜਾਬ ਸਰਕਾਰ ਕਈ ਸਕੀਮਾ ਚਲਾ ਰਹੀ ਏ ਜਿਵੇਂ ਬੱਚਿਆਂ ਲਈ ਵੀ ਹੋਏਗਾ ਜਿਵੇਂ ਕਿਸੇ ਘਰ ਵਿੱਚ ਲੜਕੀ ਪੈਦਾ ਹੁੰਦੀ ਏ ਉਹਦੇ ਲਈ ਵੀ ਮੇਰੇ ਖਿਆਲ ਕੋਈ ਅਹ

ਹਾਂਜੀ ਜਿਵੇਂ ਕਿ ਆਪਾਂ ਨੂੰ ਪਤਾ ਈ ਏ ਹੈਗਾ ਕੀ ਜਿਹੜੇ ਆਂਗਨਵਾੜੀ worker ਹੈਗੇ ਨੇ ਉਹਨਾ ਦਾ ਕੀ ਹੁੰਦਾ ਹੈਗਾ ਕੀ ਉਹ ਜਿਹੜਾ survey ਕਰਦੇ ਨੇ ਜਿਵੇਂ ਛੇ ਛੇ ਸਾਲ ਦੀ ਬੱਚੀ ਜਿਹੜੀ ਹੁੰਦੀ ਹੈਗੀ ਏ ਉਹਨਾਂ ਨੂੰ ਆਪਾਂ ਇੱਕ ਜਗ੍ਹਾ ਤੇ ਜਿਵੇਂ function ਕੀਤੇ ਜਾਂਦੇ ਨੇ government ਵਲੋ ਉੱਥੇ ਉਹ ਬੱਚੇ ਨੂੰ ਬੁਲਾਇਆ ਜਾਂਦਾ ਉਹਨਾ ਨੂੰ ਕਾਫੀ ਸਾਰੇ toys ਹੋਗੀਆਂ ਕਪੜੇ ਹੋ ਗਏ ਬੱਚਿਆਂ ਦੇ ਉਹ ਵੀ ਉਹਨਾ ਨੂੰ ਦਿੱਤੇ ਜਾਂਦੇ ਸਮਾਨਤ ਕੀਤਾ ਜਾਂਦਾ ਹੈਗਾ ਜਿਵੇਂ ਕੇ ਸਰਕਾਰੀ scheme ਸਰਕਾਰੀ ਸਕੂਲਾ ਦੇ ਵਿੱਚ ਵੀ ਆਪਣੇ ਇੱਕ subject ਵੀ ਆ ਗਿਆ ਕੀ ਬੇਟੀ ਬਚਾਉ ਬੇਟੀ ਪੜ੍ਹਾਉ ਇਹ subject ਜਿਹੜਾ ਹੈਗਾ ਕਿ ਸਾਰਾ ਕੁੱਝ ਬੇਟੀਆਂ ਤੇ ਹੀ ਹੈਗਾ ਤੇ ਸਰਕਾਰ ਬੇਟੀਆਂ ਨੂੰ ਇੰਨਾ ਜਿਆਦਾ ਉਹ ਅੱਗੇ ਲੈ ਕੇ ਆ ਰਹੀ ਏ ਕੇ ਜਿਵੇਂ ਕੀ ਪਿੱਛੇ ਜੇ ਵੀ ਚੱਲਦੀ ਸੀ news ਕੇ ਜਿਹੜੇ ਕੈਨੇਡਾ ਦੀ ਸਰਕਾਰ ਏ ਮਤਲਬ foreign ਦੀ ਸਰਕਾਰ ਹੈਗੀ ਏ ਉੱਥੇ ਜਿਹੜਾ ਹੈਗਾ ਉਹ facilities ਜਿਹੜੀਆਂ ਨੇ ਨਹੀਂ ਮਿਲਦੀਆਂ ਪਰ ਉਰੇ ਮਿਲਦੀਆਂ ਨੇ ਪਰ ਉਸ ਤੋਂ ਇਲਾਵਾ ਉੱਥੇ ਜਿਹੜੀਆਂ faculties ਨੇ ਉਹ ਬਾਅਦ ਦੇ ਵਿੱਚ ਜਾ ਕੇ ਜਿਵੇਂ provide ਕਰਦੇ ਨੇ ਬੱਚਿਆਂ ਨੂੰ ਹੋਵੇ ਜਾਂ ਬਜੁਰਗਾ ਨੂੰ ਹੋਵੇ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ ਪੰਜਾਬ ਸਰਕਾਰ ਕੋਈ ਹੋਰ ਕਿਹੜੀ scheme ਦੇਂਦੀ ਏ ਜਿਵੇਂ ਅਹ ਲੜਕਿਆ ਨੂੰ ਕੋਈ scheme ਦੇਂਦੀ ਹੋਵੇ ਜਾਂ boys ਲਈ ਤਾ ਫਿਲਹਾਲ ਕੋਈ scheme ਨੀਂ ਹੈਗੀ but ਜਿਵੇਂ ਹੁਣ courses ਆਂਦੇ ਨੇ PMKVY

ਜਿਵੇਂ ਮਤਲਬ ਬੱਚੇ ਨੇ data entry ਦਾ course ਕਰ ਲਿਆ ਤਾਂ computer service ਜਿਹੜੀ ਹੈਗੀ ਏ ਉਹ ਮੋਹਾਲੀ ਚੰਡੀਗੜ੍ਹ ਦੇ ਵਿੱਚ ਉਹਨਾ ਨੂੰ place ਕਰਵਾਂਦੀ ਹੈਗੀ ਏ ਬੱਚਿਆਂ ਨੂੰ ਜਿਵੇਂ data entry ਹੋਗੀ security guard ਦੀਆਂ ਵੀ ਐਵੇ trainings ਵਗੈਰਾ ਲੱਗਦੀਆਂ ਜਿਵੇਂ ਕਿਸੇ ਨੇ mall ਚ security guard ਲਗਣਾ ਲੜਕੇ ਨੂੰ ਰੁਜਗਾਰ

I think ਜਿਹੜੇ PMKVY ਦੇ courses ਨੇ ਉਹਦੇ ਵਿੱਚ security guard ਦਾ ਵੀ course ਹੁੰਦਾ ਹੈਗਾ ਪਿੱਛੇ ਜੇ ਮੈਂ ਸੁਣੀਆਂ ਸੀ ਕੇ ਜਿਹੜੀ ਇਹਨਾ ਦੀ salary ਹੈਗੀ ਏ ਪੰਦਰਾਂ ਹਜਾਰ ਤੋਂ start ਕੀਤੀ ਗਈ ਸੀ

ਜਿਹੜੇ ਖੜਦੇ ਹੈਗੇ ਏ security guard ਉਨਾ ਨੂੰ ਵੀ ਮਤਲਬ ਪਹਿਲਾਂ proper ਇੱਕ training ਲੱਗਦੀ ਏ ਮਤਲਬ ਹਰ ਸ਼ਹਿਰ ਪਿੰਡ ਦੇ ਨੇੜੇ ਤੇੜੇ ਕੋਈ Centre ਬਣਿਆ ਹੁੰਦਾ ਅੱਜਕਲ ਤੇ ਜਿਹੜੀ ਸਰਕਾਰ ਚੱਲ ਰਹੀ ਏ ਇਹਨੇ ਬਿਜਲੀ free ਕੀਤੀ ਹੋਈ ਏ ਤਾਂ ਤੁਹਾਨੂੰ ਕੀ ਲੱਗਦਾ ਵੀ ਇਹ scheme ਵੀ ਵੈਸੇ ਅੱਛੀ ਓ scheme ਏ ਵੀ ਬਿਜਲੀ ਤੇ ਪਾਣੀ free ਕਰ ਦਿੱਤਾ ਗਿਆ

ਬਿਜਲੀ ਪਾਣੀ free ਕਰ ਦਿੱਤਾ ਗਿਆ ਬਹੁਤ ਅੱਛੀ scheme ਏ ਇਹਨਾ ਨੇ ਇੱਕੋ ਤਰਾਜੂ ਵਿੱਚ ਸਾਰੀਆਂ ਨੂੰ ਤੋਲਿਆ ਚਾਹੇ ਉਹ ਸਰਕਾਰ ਮਤਲਬ SC ਏ ਜਾਂ BC ਏ ਜਾਂ general category ਏ ਸਭ ਦਾ ਇੱਕ ਬਰਾਬਰ ਈ ਕੀਤਾ ਗਿਆ ਹੈਗਾ but ਉਹਦੇ ਵਿੱਚ ਇਹ ਹੈਗਾ ਕੇ ਜਿਹੜੀ ਸਰਕਾਰ ਹੈਗੀ ਏ ਅਗਰ ਉਹ ਕਰ ਰਹੀ ਹੈਗੀ ਏ ਤਾਂ ਬਹੁਤ ਅੱਛਾ ਕੁੱਝ ਈ ਕਰ ਰਹੀ ਹੈਗੀ ਏ thank you so much

ਸਤਿ ਸ੍ਰੀ ਅਕਾਲ ਪ੍ਰੰਤੂ ਸਤਾਰਾਂ ਸੌ ਨੱਬੇ ਈਸਵੀ ਵਿੱਚ ਪਿੱਛੋਂ ਜਿਵੇਂ ਹੀ ਫਰਾਂਸ ਦੀ ਲੋਕਾਂ ਦੇ ਇਸ ਹਿੰਸਕ ਤੇ ਖੂਨੀ ਰੂਪ ਧਾਰਨ ਕੀਤਾ ਇੰਗਲੈਂਡ ਦੇ ਲੋਕਾਂ ਦੇ ਦ੍ਰਿਸ਼ਟੀਕੋਣ ਵਿੱਚ ਸੁਭਾਵਕ ਤਬਦੀਲੀ ਆਉਣੀ ਸ਼ੁਰੂ ਹੋ ਗਈ ਕ੍ਰਾਂਤੀਕਾਰਾਂ ਸਰਕਾਰਾਂ ਵੱਲੋਂ ਚਰਚ ਦੀ ਭੂਮੀ ਉੱਤੇ ਜ਼ਬਰੀ ਅਧਿਕਾਰ ਉੱਚ ਵਰਗ ਦੇ ਪਾਧਰੀਆਂ ਤੇ ਕੁਲੀਨਾਂ ਨੂੰ ਦੇਸ ਨਿਕਾਲਾ ਤੇ ਰਾਜੇ ਤੇ ਰਾਣੀ ਦੀ ਹੱਤਿਆ ਤੇ ਅੰਤਕ ਤੇ ਸਾਸਨ ਦੀ ਸਥਾਪਨਾ ਆਦਿ ਨੇ ਇੰਗਲੈਂਡ ਦੇ ਵਧੇਰੇ ਲੋਕਾਂ ਦੇ ਦਿਲਾਂ ਵਿੱਚ ਕ੍ਰਾਂਤੀ ਲਈ ਨਫ਼ਰਤ ਪੈਦਾ ਕਰ ਦਿੱਤੀ। ਅੰਗਰੇਜ਼ੀ ਸਮਾਜ ਨੇ ਪੁਰਾਣੇ ਵਿਚਾਰ ਵਾਲੇ ਲੋਕ ਕ੍ਰਾਂਤੀ ਦੇ ਕੱਟੜ ਦੁਸ਼ਮਣ ਬਣ ਗਏ ਪ੍ਰਸਿੱਧ ਵਰਗ ਨੇ ਨਵੰਬਰ ਸਤਾਰਾਂ ਸੌ ਨੱਬੇ ਈਸਵੀ ਵਿੱਚ ਆਪਣੀ ਕਿਤਾਬ ਇਸ ਕ੍ਰਾਂਤੀ ਦੀ ਸਖ਼ਤ ਨਿੰਦਿਆ ਕੀਤੀ ਤੇ ਭਵਿੱਖਬਾਣੀ ਕੀਤੀ ਕਿ ਇਸ ਕ੍ਰਾਂਤੀ ਦਾ ਸਿੱਟਾ ਫਰਾਂਸ ਵਿੱਚ ਆਰਾਜਕਤਾ ਦੇ ਰੂਪ ਵਿੱਚ ਅਸਾਂਤੀ ਹੋਵੇਗਾ, ਬਰਕ ਦੇ ਵਿਚਾਰਾਂ ਨੂੰ ਅੰਗਰੇਜ਼ੀ ਸਮਾਜ ਵੱਲੋਂ ਇੰਨੀ ਮਹਾਨਤਾ ਪ੍ਰਾਪਤ ਹੋਈ ਕਿ ਇੱਕ ਸਾਲ ਤੋਂ ਵੀ ਥੋੜ੍ਹੇ ਸਮੇਂ ਵਿੱਚ ਉਸਦੀ ਇਸ ਕਿਤਾਬ ਦੇ ਗਿਆਰਾਂ ਸੰਸਕਰਨ ਛਾਪੇ ਗਏ ਅਤੇ ਤੀਹ ਹਜ਼ਾਰ ਕਿਤਾਬਾਂ ਦੀ ਵਿਕਰੀ ਹੋ ਗਈ ਹਿੰਸਕ ਰੂਪ ਧਾਰਨ ਕਰਨ ਪਿੱਛੋਂ ਫਰਾਂਸਿਸੀ ਕ੍ਰਾਂਤੀ ਇੰਗਲੈਂਡ ਦੇ ਰਾਜਨੀਤਿਕ ਜੀਵਨ ਵਿੱਚ ਵਾਦ ਵਿਵਾਦ ਦਾ ਵਿਸ਼ਾ ਬਣ ਗਈ, ਇੰਗਲੈਂਡ ਦਾ ਸਮਾਜ ਕ੍ਰਾਂਤੀ ਦੇ ਸਮਰਥਕ ਫੋਕਸ ਪੈਨ ਆਦਿ ਅਤੇ ਵਿਰੋਧੀਆਂ ਦੇ ਦੋ ਭਾਗਾਂ ਵਿੱਚ ਵੰਡ ਗਿਆ। ਇਸ ਵਿਰੋਧੀ ਵਿਚਾਰਧਾਰਾ ਦੇ ਫਲਸਰੂਪ ਵਿਕ ਪਾਰਟੀ ਵਿੱਚ ਫੁਟ ਪੈ ਗਈ ਇਸ ਦਲ ਦੇ ਪ੍ਰਸਿੱਧ ਨੇਤਾਵਾਂ ਵਿੱਚ ਕ੍ਰਾਂਤੀ ਸੰਬੰਧੀ ਦ੍ਰਿਸ਼ਟੀਕੋਣ ਵਿੱਚ ਗੰਭੀਰ ਮਤਭੇਵ ਹੋ ਗਿਆ ਜੋ ਅੰਤ ਵਿਕ ਪਾਰਟੀ ਦੀ ਦੁਰਬਲਤਾ ਦਾ ਕਾਰਨ ਬਣਿਆ, ਫਰਾਂਸਿਸੀ ਕ੍ਰਾਂਤੀ ਦਾ ਇੰਨਾ ਜ਼ਿਆਦਾ ਪ੍ਰਭਾਵ ਸ਼ਾਇਦ ਹੀ ਕਿਸੇ ਹੋਰ ਦੇਸ ਉੱਤੇ ਪਿਆ ਹੋਵੇਗਾ ਜਿੰਨਾ ਕਿ ਇੰਗਲੈਂਡ ਉੱਤੇ ਪਿਆ, ਅੰਗਰੇਜ਼ੀ ਸਮਾਜ ਨੇ ਫਰਾਂਸ ਦੀ ਇਸ ਕ੍ਰਾਂਤੀ ਨੂੰ ਬਹੁਤ ਨੇੜਿਓ ਵੇਖਿਆ ਅਤੇ ਇਸ ਵਿੱਚ ਵੱਧ ਤੋਂ ਵੱਧ ਦਿਲਚਸਪੀ ਦਾ ਪ੍ਰਗਟਾਵਾ ਕੀਤਾ, ਇੰਗਲੈਂਡ ਉੱਤੇ ਇਸ ਕ੍ਰਾਂਤੀ ਦੇ ਪ੍ਰਭਾਵਾਂ ਦਾ ਵੇਰਵਾ ਆਰੰਭ ਵਿੱਚ ਕ੍ਰਾਂਤੀ ਦਾ ਸਮਰਥਨ ਇੰਗਲੈਂਡ ਦੇ ਜ਼ਿਆਦਾਤਰ ਸਿਆਸਤਦਾਨਾਂ, ਬੁੱਧੀਜੀਵੀਆਂ, ਕਵੀਆਂ ਤੇ ਲੇਖਕਾਂ ਨੇ ਫਰਾਂਸ ਦੀ ਪਹਿਲੀ ਕ੍ਰਾਂਤੀ ਦੀ ਪਹਿਲੀ ਖ਼ਬਰ ਸੁਣਦਿਆਂ ਹੀ ਖ਼ੁਸ਼ੀ ਤੇ ਹਮਦਰਦੀ ਦਾ ਇਜ਼ਹਾਰ ਕੀਤਾ, ਜੇਮ ਚਾਰਲਸ ਫੋਕਸ ਨੇ ਬਾਸਤੀਲ ਦੇ ਪਤਨ ਨੂੰ ਦੁਨੀਆਂ ਦੀ ਸਭ ਤੋਂ ਮਹਾਨ ਸਭ ਤੋਂ ਵਧੀਆ ਘਟਨਾ ਦੱਸਿਆ ਅਤੇ ਇੰਗਲੈਂਡ ਦੇ ਪ੍ਰਜਾ ਤੰਤਰੀ ਸਮਾਜ ਨੇ ਫਰਾਂਸ ਵਿੱਚ ਹੋਈ ਇਸ ਕ੍ਰਾਂਤੀ ਨੂੰ ਮਨੁੱਖੀ ਇਤਿਹਾਸ ਦੀ ਸਭ ਤੋਂ ਸ਼ਾਨਦਾਰ ਤੇ ਖ਼ੁਸ਼ੀਆਂ ਭਰੀ ਘਟਨਾ ਮੰਨਿਆ, ਇੰਗਲੈਂਡ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਕ੍ਰਾਂਤੀ ਦੀ ਓਨਾ ਹੀ ਛੋਲਾਂ ਸੌ ਅਠਾਸੀ ਈਸਵੀ ਦੀ ਕ੍ਰਾਂਤੀ ਵਾਂਗ ਫਰਾਂਸ ਵਿੱਚ ਲੋਕਤੰਤਰੀ ਪ੍ਰਸ਼ਾਸ਼ਨ ਦੀ ਸੂਚਕ ਸੀ।

ਕ੍ਰਾਂਤੀਕਾਰੀ ਖਲਬਲੀ ਵਿੱਚ ਉਲਝਣਾ ਇਸ ਗੱਲ ਦਾ ਸੰਕੇਤ ਸੀ ਕਿ ਉਹ ਹੁਣ ਆਉਣ ਵਾਲੇ ਕੁੱਝ ਸਾਲਾਂ ਵਿੱਚ ਇੰਗਲੈਂਡ ਦੀ ਵਪਾਰਕ ਅਤੇ ਸਾਮਰਾਜਵਾਦ ਦੀ ਬਰਾਬਰੀ ਕਰਨ ਦੇ ਯੋਗ ਨਹੀਂ ਰਹੇਗਾ। ਇੰਗਲੈਂਡ ਦੀ ਇਸ ਵਿਚਾਰਧਾਰਾ ਦਾ ਅੰਦਾਜਾ ਕੁੱਝ ਸਿਆਣੇ ਫਰਾਂਸਿਸੀਆਂ ਨੇ ਪਹਿਲਾਂ ਹੀ ਲਗਾ ਲਿਆ ਸੀ ਅਤੇ ਆਰਥਰ ਜੰਗ ਨੇ ਕਿਹਾ ਸੀ ਕਿ ਅੰਗਰੇਜ਼ ਸਾਡੀ ਗੜਬੜ ਉੱਤੇ ਜ਼ਰੂਰ ਖ਼ੁਸ਼ ਹੋਣਗੇ। ਪਿੱਠ ਤੇ ਉਸਦੇ ਸਰਕਾਰ ਦੇ ਵਿਚਾਰ ਵੀ ਕੁਛ ਇਸੇ ਤਰ੍ਹਾਂ ਦੇ ਸਨ, ਅਤੇ ਸਤੰਬਰ ਸਤਾਰਾਂ ਸੌ ਉਨਾਨਵੇਂ ਈਸਵੀ ਵਿੱਚ ਇੰਗਲੈਂਡ ਦੀ ਗ੍ਰਹਿ ਨੇ ਫਰਾਂਸ ਦੀ ਗੜਬੜ ਨੂੰ ਵੇਖਦੇ ਹੋਏ ਲਿਖਿਆ ਕਿ ਫਰਾਂਸਿਸੀ ਹੁਣ ਕਦੇ, ਕਈ ਸਾਲਾਂ ਤੱਕ ਸਾਡੀ ਅਣਮੋਲ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਣਗੇ, ਉਦਯੋਗਿਕ ਕ੍ਰਾਂਤੀ, ਉਦਯੋਗਿਕ ਕ੍ਰਾਂਤੀ ਤੋਂ ਭਾਵ ਇੰਗਲੈਂਡ ਦੇ